ਅੱਛਾ ਹਾਂਜੀ. ਉਹੀ ਏ ਨਾਂ ਲੋਕ ਆਪਣਾ ਇੱਧਰਲਾ culture ਭੁੱਲਦੇ ਜਾ ਰਹੇ ਨੇ ਤੇ ਦੂਸਰਿਆ ਦਾ ਉਹ ਕਰਦੇ ਜਾਂਦੇ ਨੇ ਹਨਾ ਕੀ ਅਸੀਂ ਉਨ੍ਹਾਂ ਦਾ ਰੀਸ ਕਰੀਏ ਜਿਵੇਂ ਬਾਹਰਲੇ ਲੋਕ ਕਰਦੇ ਨੇ ਹਾਂਜੀ ਹਾਂਜੀ ਬਿਲਕੁਲ ਦੇਖੋ culture ਕੋਈ ਵੀ ਨੀ ਮਾੜਾ ਨਾ.

but ਆਪਾਂ ਨੂੰ ਆਪਣਾ culture ਵੀ ਥੋੜਾ ਉਹ ਰੱਖਣਾ ਚਾਹੀਦਾ. ਹਰ ਚੀਜ ਚ include ਵੀ ਜਿਵੇਂ

ਤੇ ਵਿਆਹ ਵੀ ਐਵੇਂ ਕਹਿੰਦੇ ਨੇ western style ਚ ਈ ਕਰਨਾ ਸਭ ਕੁੱਝ ਅੱਛਾ ਉਹ ਬਾਹਰੋ ਆਏ ਨੇ ਨਾ ਫ਼ਿਰ ਉਨ੍ਹਾਂ ਨੂੰ ਉੱਧਰਲਾ ਹੀ culture ਵਧੀਆ ਲੱਗਣਾ ਨਾ ਤਾਂ ਕਰਕੇ ਉੱਧਰਲੇ ਰੀਤੀ ਰਿਵਾਜ਼ ਅਪਣਾ ਰਹੇ ਨੇ ਹਾਂਜੀ ਹਾਂਜੀ. ਹੋਰ ਤਾਂ ਹੋਰ ਇੱਥੇ food ਵੀ ਜਿਹੜਾ ਬਣਾਇਆ ਹੋਇਆ ਉਨ੍ਹਾਂ ਨੇ

ਹਰ ਤਰ੍ਹਾਂ ਦੀ ਬਾਹਰਲੀ ਚੀਜ਼ਾ ਹੀ add ਕੀਤੀਆਂ ਹੋਈਆਂ ਨੇ sandwich ਵਗੈਰਾ

ਜਿਹੜਾ ਵੀ ਉਹ ਮਤਲਬ ਬਾਹਰ ਖਾਂਦੇ ਸੀਗੇ ਉਹੀ ਸਾਰੀ ਚੀਜ਼ਾ ਇੱਧਰ add ਕਰਵਾਈਆਂ ਹੋਈਆਂ ਨੇ

ਬੱਸ ਫ਼ਿਰ ਉਨ੍ਹਾਂ ਨੂੰ ਬਾਹਰ ਵਾਲੀ ਆਦਤ ਏ ਨਾ ਉਹ ਹੁਣ ਉਨ੍ਹਾਂ ਨੂੰ ਆਪਣਾ ਪੰਜਾਬ ਦਾ ਕਿੱਥੇ ਵਧੀਆ ਲੱਗਣਾ ਜਿਵੇਂ ਸਾਗ ਮੱਕੀ ਦੀ ਰੋਟੀ ਹੋਰ ਬਹੁਤ ਚੀਜ਼ਾ ਹਾਂਜੀ ਹਾਂਜੀ ਬਿਲਕੁਲ ਆਪਣੇ ਤਾਂ ਇੰਨਾ tasty ਲੱਗਦਾ ਇੱਥੇ ਸਾਰਾ ਕੁੱਝ ਹੀ ਖਾਣ ਚ ਤੇ healthy ਵੀ ਬਹੁਤ ਹੁੰਦਾ ਹੋਰ ਤੇ ਹੋਰ

ਹਾਂ

ਹੋਰ ਦੱਸੋ ਤੁਸੀਂ ਬੱਸ ਵਧੀਆ ਆਪਣਾ ਤਾਂ ਘਰ ਦੇ ਨਾਲ ਤੇਨੂੰ ਪਤਾ ਲਗਾਵ ਪੂਰਾ ਹਾਂਜੀ ਹਾਂਜੀ.

ਤਿਉਹਾਰ ਵਗੈਰਾ ਵੀ ਭੁੱਲਦੇ ਜਾ ਰਹੇ ਨੇ ਹਾਂਜੀ ਹਾਂਜੀ ਬਿਲਕੁਲ ਬੱਸ ਉਹ ਤਾਂ ਉਨ੍ਹਾਂ ਨਾਲ ਗੱਲ ਕਰਦੇ ਆਂ ਜਿਵੇਂ ਪੁੱਛਿਆ ਸੀ ਵੀ ਤੁਸੀਂ ਕਹਿੜੇ ਕਹਿੜੇ festivals ਉੱਥੇ ਮਤਲਬ ਜਿਆਦਾ celebrate ਕਰਦੇ ਓ

ਕਹਿੰਦੇ ਉਹ ਵੀ ਅਸੀਂ ਤਾਂ ਸਿਰਫ Christmas ਤੇ ਜਿਆਦਾ celebrate ਕਰਦੇ ਆ ਜਾਂ ਫ਼ਿਰ ਉਹੀ ਹੋ ਗਿਆ new year

ਹਾਂਜੀ ਹਾਂਜੀ ਆਪਣੀ ਕੁੱਝ ਪੰਜਾਬ ਦੀ ਧਰਤੀ ਵੀ ਇੱਦਾਂ ਦੀ ਓ ਆ ਨਾ ਮਤਲਬ ਵੀ ਹਰ ਜਗ੍ਹਾ ਜਿਵੇਂ ਅੰਮ੍ਰਿਤਸਰ ਲਗਾ ਲੋ ਘੁਮੰਣ ਨੂੰ ਵੀ ਵਧੀਆ ਨੇ ਚੀਜ਼ਾ ਠੀਕ ਏ ਇਤਿਹਾਸਕ ਨੇ ਸਾਰੀਆ ਚੀਜ਼ਾ ਹਰ time ਪਾਠ ਪੂਜਾ ਮੰਦਿਰ ਹਰ ਚੀਜ਼ਾ

ਤੇ festivals ਵੀ ਕਿੰਨੇ ਆਂਦੇ ਨੇ ਤੇ ਪੰਜਾਬੀ ਜਿਆਦਾ dance ਤੋਂ

ਚਾਹੇ ਕੋਈ ਲੋਹੜੀ ਏ ਚਾਹੇ ਕੋਈ ਦੀਵਾਲੀ ਏ ਆਪਣਾ ਹਰੇਕ ਤਿਉਹਾਰ ਕਹਿੰਦੇ ਨੇ ਨਾ ਭੰਗੜੇ ਤੋ ਬਿਨ੍ਹਾਂ ਅਧੂਰਾ

ਤਿਉਹਾਰ ਤੇ ਭੰਗੜਾ ਵਗੈਰਾ ਪਾਉਂਦੇ ਹੀ ਪਾਉਂਦੇ ਨੇ ਤੇ ਦੇਖੋ ਜਿਵੇਂ western style ਕਰੀਏ ਨਾ marriage

ਉਹ ਸਾਰਾ ਉਨ੍ਹਾਂ ਨੇ ਭੰਗੜਾ ਵਗੈਰਾ ਹੀ ਕੀਤਾ ਹੋਇਆ ਫ਼ਿਰ ਵੀ ਤੇ ਉਹ ਵੀ English ਲਗਾ ਲੋ ਫ਼ਿਰ ਕਿਊਂਕਿ ਭੰਗੜੇ ਬਿਨ੍ਹਾਂ ਤਾਂ ਰੋਣਕ ਹੀ ਨਹੀਂ ਕਿਸੇ ਵੀ ਵਿਆਹ ਚ

ਅੱਜਕਲ ਤੇ ਆਪਣੇ ਗਾਣਿਆਂ ਦੇ ਵਿੱਚ ਵੀ ਉਹ ਬਾਹਰਲਾ ਰੈਪ ਵਗੈਰਾ ਹੀ add ਕਰ ਦਿੰਦੇ ਨੇ. ਹਾਂਜੀ ਹਾਂਜੀ. ਤੇ ਜਿਹੜੇ ਜਿਨ੍ਹਾਂ ਦੀ marriage ਏ

ਹੁਣ ਲਾਵਾਂ ਹੋਣਗੀਆਂ ਗੁਰਦੁਆਰੇ ਚ

ਤੇ ਵੀ ਮਤਲਬ ਕਟਿੰਗ ਕਰਾਈ ਹੋਈ ਏ ਵੈਸੇ ਤਾਂ

ਲਾਵਾਂ ਕਰਾਣਗੇ ਤਾਂ ਦਸਤਾਰ ਬੰਨੀ ਵੀ ਉਹ ਬਹੁਤ ਵਧੀਆ ਲੱਗ ਰਹੇ ਨੇ ਉਹ ਉਹ ਫ਼ਿਰ ਆਪਣੇ ਇੱਧਰ ਪੰਜਾਬੀ ਮਤਲਬ ਇੱਕ ਤਰ੍ਹਾਂ ਦਾ ਵਿਆਹ ਲਾ ਲੈ ਹਨਾ ਗੁਰਦੁਆਰੇ ਕਰਕੇ ਤਾਂ ਉਨ੍ਹਾ ਨੇ ਪੱਗ ਬਣਨੀ ਪੈਗੀ ਹਨਾ ਜਿਵੇਂ ਤੂੰ ਦੱਸ ਰਹੀ ਏ ਕੇ ਉਨ੍ਹਾਂ ਦੇ ਕਟਿੰਗ ਏ ਹਾਂਜੀ. ਜਾਗੋ ਵਗੈਰਾ ਵੀ

ਛੋਟੇ ਮੋਟੇ ਜਿਹੜੇ ਰੀਤੀ ਰਿਵਾਜ਼ ਨੇ ਉਹ ਆਪਣੇ ਇੱਧਰਲੇ ਆਪਣਾਏ ਹੋਏ ਨੇ ਹਾਂਜੀ ਹਾਂਜੀ. ਹੋਰ ਵੀ ਵਧੀਆ ਬਹੁਤ ਵਧੀਆ ਵਧੀਆ ਚੀਜ਼ਾ ਨੇ ਆਪਣੇ ਤਾਂ ਇੱਧਰ ਪੰਜਾਬ ਚ

ਵੀ ਸਭ ਕੋਲ time ਹੈਗਾ ਸਭ ਇੱਕ ਦੂਜੇ ਦੀ ਗੱਲ ਸੁਣਦੇ ਨੇ

ਆਪਾਂ ਚਾਹੇ ਜਿੰਨਾਂ ਮਰਜੀ busy ਹੋਈਏ ਪਰ ਆਪਣੇ ਲੋਕਾਂ ਕੋਲ ਇੱਕ ਦੂਜੇ ਦੇ ਲਈ time ਤੇ ਪਿਆਰ ਤਾਂ ਬਹੁਤ ਏ

ਹੋਰ ਕੀ ਮਤਲਬ ਦਿਲ ਦਿਲ ਦੀ ਗੱਲ ਬੰਦਾ ਕ਼ਰ ਸਕਦਾ ਇੱਕ ਦੂਜੇ ਕੋਲ

ਪੰਜਾਬੀਆਂ ਦੀ ਇਹੀ ਤਾਂ ਖਾਸੀਅਤ ਖਾਸੀਅਤ ਏ ਮਤਲਬ ਬਹੁਤ ਵਧੀਆ ਦਿਲ ਦੇ ਹੁੰਦੇ ਨੇ ਹਾਂ ਤਾਂਈ ਪੰਜਾਬੀ ਸਾਰਿਆਂ ਨਾਲ ਰਲ ਮਿਲ ਛੇਤੀ ਜਾਂਦੇ ਨੇ

ਮਤਲਬ ਵੈਸੇ ਵੀ ਆਪਣੇ ਪੰਜਾਬ ਤਾਂ ਹਰ ਤਰ੍ਹਾਂ ਦੀ ਮਤਲਬ ਜਿਵੇਂ ਉਹ ਰਹਿੰਦੇ ਨੇ ਵੀ ਸਭ ਦਾ ਆਪਣਾ ਆਪਣਾ ਆਪਣੇ ਆਪਣੇ rituals ਹੁੰਦੇ ਨੇ ਸਭ ਕੁੱਝ ਅਲੱਗ ਅਲੱਗ ਏ

but ਸਭ ਪੰਜਾਬੀਆ ਨੂੰ ਹੀ ਪੰਜਾਬੀਆ ਦਾ ਖਾਣਾ ਹੀ ਉਨ੍ਹਾਂ ਨੂੰ ਬਹੁਤ ਵਧੀਆ ਲੱਗਦਾ

ਹੋਰ ਮਤਲਬ ਬਹੁਤ ਵਧੀਆ ਵਧੀਆ food ਹਾਂ ਹਾਂ ਪੰਜਾਬ ਤਾਂ ਆਪੇ ਕਹਿੰਦੇ ਨੇ ਨਾ food ਕਰਕੇ ਹੀ ਬਹੁਤ famous ਏ

ਪੰਜਾਬੀਆਂ ਨੂੰ ਆਪਣਾ ਹੀ food ਅੱਛਾ ਲੱਗਦਾ ਉਨ੍ਹਾਂ ਨੂੰ ਕਿੱਥੇ ਬਾਹਰਲਾ ਅੱਛਾ ਲੱਗਦਾ ਕਿਉਂਕਿ ਏ ਤੇ ਚੰਗਾ ਮਲਾਈ ਘਿਓ ਮੱਖਣ ਲੱਸੀਆਂ ਵਗੈਰਾ ਖਾਂਦੇ ਪੀਂਦੇ ਨੇ ਨਾ. ਹਾਂਜੀ ਹਾਂਜੀ.

ਭੰਗੜਾ competition ਚ first price ਜਿੱਤ ਕੇ ਆਇਆ

ਬਹੁਤ ਤਰ੍ਹਾਂ ਦੇ dance ਕਰਦੇ ਸੀ but ਜਿਹੜਾ ਭੰਗੜਾ ਤੇ ਦਸਤਾਰ ਨਾਲ ਰੋਹਬ ਏ ਉਹ ਕਿਸੇ ਚਿਜ ਨਾਲ ਨੀ ਬਹੁਤ ਵਧੀਆ ਭੰਗੜਾ ਪਾਉਂਦਾ ਉਹ ਵੀ ਹਾਂ ਹਾਂ ਭੰਗੜੇ ਦੀ ਤਾਂ ਇੱਕ ਪਹਿਚਾਨ ਈ ਅਲੱਗ ਏ ਉਹ ਵੀ ਉਪਰ ਜੇ ਬੰਦੇ ਦੇ ਦਸਤਾਰ ਬੰਨੀ ਹੋਵੇ ਫੇਰ ਤੇ ਗੱਲ ਈ ਕੁੱਝ ਹੋਰ ਏ. ਹਾਂਜੀ ਹਾਂਜੀ.

ਬੱਸ ਮੈਂ ਵੀ ਕਦੀ ਕਦੀ ਮਤਲਬ ਘਰੇ ਬੈਠੀ ਲੱਗੀ ਹੁਨੀ ਆਂ ਕੇ ਆਪਣੇ

ਪੰਜਾਬ ਤੋ ਹੋਲੀ ਹੋਲੀ ਬਾਹਰ ਜਾਈ ਜਾਂਦੇ ਨੇ ਆਪਣਾ ਇੱਧਰਲਾ culture ਭੁੱਲਦੇ ਜਾ ਰਹੇ ਨੇ.

ਤੁਸੀਂ ਅੱਜਕਲ ਦੇ ਕਿੱਦਾਂ ਮਤਲਬ ਪੰਜਾਬੀ ਤਾਂ ਜਰੂਰ ਹੁੰਦੇ ਨੇ ਗਾਣੇ ਪਰ ਉਨ੍ਹਾਂ ਦੇ ਵਿੱਚ ਵੀ ਮਤਲਬ ਜਿਵੇਂ ਆ ਰੈਪ ਵਗੈਰਾ include ਕ਼ਰ ਦਿੰਦੇ ਨੇ ਬਹੁਤ ਹੋਰ ਚੀਜ਼ਾ ਵੀ ਜਿਵੇਂ english lines ਵੀ add ਕੀਤੀਆਂ ਹੁੰਦੀਆ ਨੇ songs ਚ ਮਤਲਬ songs ਦਾ ਹੁਲੀਆ ਬਿਗਾੜ ਦਿੰਦੇ ਨੇ ਹਾਂ ਹਾਂ ਉਹ ਤਾਂ ਤੂੰ ਸਹੀ ਕਿਹਾ ਕੀ ਹਰੇਕ ਚੀਜ਼ ਦੇ ਵਿੱਚ ਇਹ ਕੁੱਝ ਨਾ ਕੁੱਝ ਬਾਹਰਲਾ ਨਾ add ਕ਼ਰ ਹੀ ਦਿੰਦੇ ਨੇ ਚਾਹੇ ਉਹ ਗਾਣੇ ਹੋਣ ਚਾਹੇ ਉਹ ਤਿਉਹਾਰ ਹੋਣ ਵਿਆਹ ਹੋਵੇ ਮਤਲਬ ਕੁੱਝ ਵੀ ਹੋਵੇ ਉਹ ਇਹ ਅੱਜਕੱਲ ਤੇ ਸਾਰਾ ਕੁੱਝ mix ਹੀ ਕ਼ਰ ਦਿੰਦੇ ਨੇ

ਤੇ ਬੱਸ ਮੈਂ ਵੀ ਇਨ੍ਹਾਂ ਨੂੰ ਕਿਹਾ ਜਿਹੜੇ ਮਤਲਬ ਵਿਆਹ ਤੇ ਕਹਿੰਦੇ ਸੀਗੇ ਵੀ western style ਰੱਖਣਾ ਸਾਰਾ ਕੁੱਝ ਤੇ ਮੈਂ ਕਿਹਾ ਜਿਹੜਾ food ਬਣਦਾ ਉਹ ਵੀ ਤਾਂ ਪੰਜਾਬ ਦੇ farmers ਹੀ ready ਕਰਦੇ ਨੇ ਹਾਂ ਹਾਂ. ਆਪਣਾ ਜਿਆਦਾਤਰ ਬਾਹਰ ਸਮਾਨ ਆਪਣਾ ਇੱਧਰੋ ਹੀ ਜਾਂਦਾ ਇੱਥੇ ਤੱਕ ਖੇਤੀ ਤਾਂ

ਸਾਰੇ ਕਿਤੇ ਹੀ ਆਪਣੇ ਪੰਜਾਬੀ ਨੇ ਬਿਲਕੁਲ ਬਿਲਕੁਲ ਬੱਸ ਲੋਕ ਉਹ migrate ਹੋਈ ਜਾਂਦੇ ਨੇ

ਉੱਥੇ ਸਾਰਾ ਦਿਨ ਕੰਮ ਵੀ ਕਰਨਾ ਪੈਂਦਾ ਤਾਂ ਆਪਾਂ ਇੰਨੀ ਕਮਾਈ ਲੈ ਸਕਦੇ ਆਂ

ਬੰਦਾ ਬੈਠ ਕੇ ਤਾਂ ਖਾ ਸਕਦਾ ਅਰਾਮ ਨਾਲ

ਹਾਂ ਉਹ ਤਾਂ ਹੈਗਾ ਕੀ ਉਹ ਆਪਣੇ ਇੱਧਰ ਨੀ ਨਾ ਕੰਮ ਕਰਨਾ ਚਾਹੁੰਦੇ ਉਨ੍ਹਾਂ ਨੂੰ ਏ ਆ ਕਿ ਅਸੀਂ ਬਾਹਰ ਜਾ ਕੇ ਕੰਮ ਕਰੀਏ ਉੱਥੇ ਵਧੀਆ ਪੈਸੇ ਕਮਾਈਏ ਅਗਰ ਉਹ ਇੱਥੇ ਵੀ ਵਧੀਆ ਕੰਮ ਕਰਨ ਤਾਂ ਇੱਥੇ ਵੀ ਉਨਾਂ ਹੀ ਕਮਾ ਸਕਦੇ ਨੇ ਨਾ. ਬਿਲਕੁਲ

ਵਧੀਆ ਖਾਣਾ ਪੀਣਾ ਹੁੰਦਾ ਉਨ੍ਹਾਂ ਵਿੱਚ

ਮਤਲਬ ਵੀ dance ਵਗੈਰਾ ਦੇਖਣ ਨੂੰ ਮਿਲਦਾ ਵਧੀਆ ਲੋਕ enjoy ਕਰਦੇ ਨੇ ਇਹ ਵਿਆਹ ਤਾਂ ਮੈਨੂੰ ਥੋੜਾ ਅਜੀਬ ਜਿਹਾ ਹੀ ਲੱਗ ਰਿਹਾ ਆਪਣੇ ਇੱਧਰਲੇ ਵਿਆਹ ਦੇ ਵਿੱਚ ਰੋਣਕਾਂ ਹੀ ਬਹੁਤ ਹੁੰਦੀਆ ਨੇ ਜਾਗੋ ਵਿਆਹ ਫ਼ਿਰ ਆਪਣੇ ਜੇ ਮੁੰਡੇ ਦਾ ਵਿਆਹ ਏ ਤੇ ਸਹਿਰਾ ਬੰਦੀ ਲੱਗਾ ਲੈ ਆਪਣੇ ਤਾਂ ਰੀਤੀ ਰਿਵਾਜ਼ ਈ ਬਹੁਤ ਨੇ ਹੋਰ ਕੀ ਬਿਲਕੁਲ ਦੇਖੋ ਬਟਨੇ ਦੀ ਰਸਮ ਠੀਕ ਹੈ ਜਾਗੋ ਚ ਕੁੜੀਆਂ

ਉਹੀ ਨਾਂ ਆਪਣੇ ਤਾਂ ਫ਼ਿਰ ਜਾਗੋ ਕਹਿੰਦੇ ਨੇ ਨਾ

ਕੀ ਪਤਾ ਲੱਗਦਾ ਕੀ ਪੰਜਾਬੀਆਂ ਦਾ ਵਿਆਹ ਏ ਹਾਂਜੀ ਹਾਂਜੀ.

ਵੀ ਆਪਾਂ English ਸਿੱਖੀਏ English ਤੋ ਬਿਨ੍ਹਾਂ ਕੁੱਝ ਨੀ

ਤਾਂ ਆਪਣੇ ਪੰਜਾਬ ਚ ਵੀ ਕਿੰਨੀਆਂ ਭਾਸ਼ਾਵਾਂ ਨੇ ਗੁਰਮੁੱਖੀ ਪੰਜਾਬੀ ਸਿੱਖਣ ਪੰਜਾਬੀ ਨੂੰ ਤਾਂ ਭੁੱਲਦੇ ਹੀ ਜਾ ਰਹੇ ਨੇ ਹੁਣ

ਹਾਂ ਹਾਂ ah ਸਿੱਖਣ ਜੋ ਮਰਜੀ ਬੱਸ ਉਹੀ ਆ ਨਾ ਕੀ ਆਪਣਾ ਪੰਜਾਬ ਨਾ ਨਾ ਭੁੱਲਣ ਆਪਣੀ ਪੰਜਾਬੀ ਨੀ ਨਾ ਭੁੱਲਣ ਬਾਕੀ ਜੋ ਕਰਨਾ ਚਲੋ ਕਰੀ ਜਾਣ